or ਦੋ ਸੋ ਰੁਪਿਆ ਹਨਾ ਕਿੰਨੇ month ਦਾ course ਹੈ

ਮੇਹਰ ਬਾਬਾ charitable trust ਹੀ ਦਏਗਾ ਇਹ NGO ਹੈ ਨਾ ਸਾਰਾ ਕੁੱਝ ਇਹੀ ਦਿੰਦਾ ਮਸ਼ੀਨਾ ਵੀ ਇੱਥੋਂ ਹੀ ਮਿਲਣਗੀਆਂ ਤੇ ਕੱਪੜਾ ਕੁੱਪੜਾ ਜੋ ਵੀ ਬਣਾਉਣਾ

ਅੱਛਿਆ ਵੀ ਮਤਲਬ ਕੇ ਸਾਰਾ ਕੁੱਝ ਇਹ ਦੇਣਗੇ ਜਿਹੜੀ ਤੁਸੀਂ ਨੇ ਮੈਨੂੰ fees ਕਹਿ ਸੀ permanent ਛੇ ਮਹੀਨੇ ਦਾ course ਹੈ ਇਹ ਉਹ ਕਹਿਨੇ ਆ ਛੇ ਮਹੀਨੇ ਹੀ fees ਲੈਣਗੇ ਨਹੀਂ ਇੱਕ ਵਾਰ ਚ ਇਹਨਾ ਨੇ ਦੋ ਸੋ ਰੁਪਿਆ ਲੈਣਾ

ਨਹੀਂ ਸਾਡਾ ਜਿਹੜਾ ਛੇ month ਦਾ course ਹੈ ਕਹਿੰਦੇ ਇਹਦੀ timing ਕਿੰਨੀ ਆ course ਦੀ timing ਦੇਖੋ ਜੇ ਸਵੇਰੇ ਆਪਾਂ ਸਾਢੇ ਨੋ ਵਜੇ ਆਗੇ ਫ਼ੇਰ ਇਹ ਡੇਡ ਵਜੇ ਤੱਕ ਹੈ ਫ਼ੇਰ ਦੂਸਰਾ ਹੈਗਾ ਡੇਡ ਤੋਂ ਸਾਢੇ ਚਾਰ ਵਜੇ ਤੱਕ ਠੀਕ ਆ ਵੀ ਦੋ time ਚ ਕਰਵਾਇਆ ਜਾਂਦਾ ਜੇ ਆਪਾਂ ਨੇ ਇਹੀ course ਛੇ month ਕਿਆ ਕਹਿਨੇ ਆਂ ਦੋ course ਇੱਕਠੇ ਕਰਨੇ ਹੋਣ ਤਾਂ ਕਰਵਾ ਦੇਣਗੇ

ਅੱਛਿਆ ਚਲੋ ਠੀਕ ਆ ਮੈਂ ਤੁਸੀਂ ਮੈਨੂੰ ਦੱਸਿਆ ਮੈਂ ਥੋਡੀ NGO ਚ ਜਰੁਰ ਆਉਂਗੀ or ਮੈਂ course ਕਰਨਾ ਚਾਹੁੰਦੀ ਹਾਂ ਕੁੱਝ ਸਿੱਖਣਾ ਚਾਹੁੰਦੀ ਹਾਂ ਹਨਾ ਵੀ ਮਤਲਬ ਥੋਡੇ ਇੱਥੇ ਹੋਰ ਵੀ ਬੱਚੇ ਲੱਗੇ ਹੋਏ ਨੇ ਸਾਡੇ ਬੱਚੇ ਕਈ ਕਈ ਪਿੰਡਾਂ ਤੋਂ ਆਉਂਦੇ ਆ ਕਾਫੀ ਇਹ ਛੋਟਾ ਜਾ NGO ਨਹੀਂ ਹੈ ਇਹ ਕਾਫੀ ਬੜਾ NGO ਹੈ ਕਾਫੀ ਮਤਲਬ ਕੇ ਪਿੰਡਾਂ ਵਿਚੋਂ ਕਾਫੀ ਬੱਚੇ ਆਉਂਦੇ ਨੇ ਮਤਲਬ ਕੇ ਤਾਂਕਿ ਅਸੀਂ ਆਪ ਜਾ ਕੇ ਉਹਨਾ ਨੂੰ ਲੇਕੇ ਆਉਂਦੇ ਆ ਮਤਲਬ ਦੱਸਣ ਦੱਸ ਦੱਸਣਾ ਪੈਂਦਾ ਸਾਰਾ ਕੁੱਝ ਵੀ ਸਾਡਾ ਇੱਥੇ NGO ਹੈ ਇੱਥੇ ਆ ਕੇ ਤੁਸੀਂ ਕੋਈ ਵੀ course ਸਿੱਖ ਸਕਦੇ ਹੋ ਪਿੰਡਾਂ ਵਿੱਚ ਆਪ ਨੂੰ ਕੁੜੀਆਂ ਨੂੰ ਲੈਕੇ ਆਉਣਾ ਪੈਂਦਾ ਅੱਛਾ ਥੋੜੇ ਬਾਹਰੋਂ ਪਿੰਡਾਂ ਤੋਂ ਵੀ ਕੁੜੀਆਂ ਆਉਂਦੀਆਂ ਨੇ ਮਤਲਬ ਕੇ ਇੱਥੇ ਕੀ ਕਹਿਨੇ ਹਾਂ ਜਿਹੜਾ ਤੁਸੀਂ ਕਹਿ ਰਹੇ ਹੋ ਬਾਹਰ ਤੋਂ ਜੋ ਵੀ ਜਿਹੜੇ ਵੀ ਪਿੰਡ ਤੋਂ ਕੁੜੀ ਆ ਸਕਦੀ ਆ ਸਾਡੇ course ਸਿਖਾ ਜਾਂਦਾ ਹੁਣ ਮੈਂ ਵੀ ਕਿਆ ਕਹਿੰਦੀ ਹਾਂ ਨਾਲ ਕੁੜੀਆਂ ਲੈਕੇ ਆਉਣਾ ਚਾਹੁੰਦੀ ਹਾਂ ਕਿਆ ਕਹਿਨੇ ਆ ਉਹ ਵੀ course ਚਾਹੁੰਦੀਆਂ ਨੇ ਮੈਂ ਉਹਨਾ ਨੂੰ ਵੀ ਉਰੇ ਲਗਵਾਉਣਾ ਚਾਹੁੰਦੀ ਹਾਂ ਕਿਆ ਕਹਿਨੇ ਆਂ ਤੁਸੀਂ ਉਹਨਾ ਵੀ please ਕਿਆ ਕਹਿਨੇ ਆਂ ਰੱਖ ਲਵੋਂਗੇ ਹਾਂਜੀ ਜੀ ਜਿੰਨੀਆਂ ਮਰਜੀ ਕੁੜੀਆਂ ਲੈ ਆਓ ਤੁਸੀਂ ਅਸੀਂ ਸਾਰੀਆਂ ਨੂੰ ਰੱਖ ਲਵਾਂਗੇ ਠੀਕ ਆ ਮਤਲਬ ਤੁਸੀਂ ਕਿਆ ਕਹਿਨੇ ਆਂ ਥੋਡੀ ਬਹੁਤ ਵੱਡੀ NGO ਆ ਕਿਆ ਕਹਿਨੇ ਆ ਕੋਈ ਲੱਗ ਸਕਦਾ ਉਰੇ ਆ ਕੇ ਚਲੋ ਠੀਕ ਆ ਮੈਂ ਆਉਂਗੀ ਕਿਆ ਕਹਿਨੇ ਆਂ ਮੈਨੂੰ ਇਹਨਾ ਦੀ ਕੋਰਸਾਂ ਦੀ knowledge ਮਿਲਦੀ ਹੈ ਬਾਕੀ ਮੈਂ ਆ ਕੇ ਦੇਖਾਂਗੀ ਹਨਾ ਵੀ ਕਿਸ ਤਰੀਕੇ ਨਾਲ ਕਿਸ ਹਿਸਾਬ ਦੇ teacher ਨੇ ਕਿਵੇਂ ਸਿਖਾਇਆ ਜਾਂਦਾ

ਮਸ਼ੀਨਾ ਸਾਡੀਆਂ UK ਦੀਆਂ ਮਸ਼ੀਨਾ ਇਹ

ਫ਼ੇਰ ਇਹ ਥੋਨੂੰ ਮਤਲਬ ਕੇ ਸ਼ੁਰੂ ਤੋਂ ਸਾਡੇ ਕੋਲ ਮਤਲਬ ਕੇ ਜਿਵੇਂ ਰੁਮਾਲ ਕੱਚਾ ਟਾਂਕਾ ਤਰਪਾਈ ਵਗੈਰਾ ਸ਼ੁਰੂ ਤੋਂ ਸਾਨੂੰ ਇਹ ਸਿਖਾਇਆ ਜਾਏਗਾ ਅੱਛਾ ਪਹਿਲਾਂ ਕੀ ਛੋਟੇ ਤੋਂ ਛੋਟਾ ਟਾਂਕਾ ਸਿਖਾਇਆ ਜਾਂਦਾ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਛੋਟਾ ਰੁਮਾਲ ਉਹ ਕਿੰਨੇ ਬਾਏ ਕਿੰਨੇ ਦਾ cutting ਕਰਵਾ ਕੇ ਸਿਖਾਉਂਦੇ ਨੇ ਉਹ ਛੋਟਾ ਜਾ ਹੁੰਦਾ ਜਿਵੇਂ ਆਪਾਂ ਪੰਜ ਬਾਏ ਪੰਜ ਦਾ

ਫ਼ੇਰ ਇਸ ਤੋਂ ਬਾਅਦ ਕਿਆ ਕਹਿੰਦੇ ਹਾਂ ਅਲੱਗ ਅਲੱਗ ਤਰੀਕਿਆਂ ਨਾਲ ਕਿਆ ਕਹਿਨੇ ਆਂ ਵੱਡੇ product ਵੀ ਬਣਾਉਣੇ ਸਿਖਾਉਂਦੇ ਹੋਣਗੇ ਜਿਵੇਂ ਸੂਟ ਹੋਗਿਆ ਜਿਵੇਂ ਮਤਲਬ ਕੇ ਥੋਡੇ ਸਿਰਫ ਕੱਲਾ ਸੂਟ ਹੀ ਸਿਖਾਏ ਜਾਂਦੇ ਆ ਜਾਂ ਫ਼ੇਰ fashion designing ਦੀ ਤਰ੍ਹਾਂ gown ਹੋਗਿਆ ਲਹਿੰਗਾ ਹੋਗਿਆ ਪਲਾਜੋ ਇਹ ਚੀਜ਼ਾਂ ਵੀ ਸਿਖਾਈਆਂ ਜਾਂਦੀਆਂ ਨੇ

ਫਰਾਕ ਹੋਗੀ ਬੱਚਿਆਂ ਦੇ underwear ਹੋਗੇ ਨਹੀਂ ਤੇ ਉਹ ਬੱਚਿਆਂ ਦੇ night ਸੂਟ ਹੋਗੇ

ਮਤਲਬ ਕੇ ਬੱਚੇ ਦੇ ਸਿਰ ਤੇ ਆ ਕਿਆ ਸਿੱਖਣਾ ਚਾਹੁੰਦਾ

ਇਹ ਤਾਂ ਜਿੰਨੀ ਜਲਦੀ ਆਪਣਾ ਮਤਲਬ ਕੇ ਇੱਕ file ਬਣਦੀ ਆ ਇਹਨਾ ਦੀ file ਬਣਵਾਉਂਦੇ ਆ ਸਾਰੀਆਂ ਚੀਜ਼ਾਂ ਛੋਟੇ ਛੋਟਿਆਂ ਦੀਆਂ ਤੇ ਜੇ ਤੇ ਇਹਨਾ ਦਾ ਕੰਮ ਪੂਰਾ ਹੋਗਿਆ ਜੋ ਮਰਜ਼ੀ ਬੱਚਾ ਸਿੱਖ ਲਵੇ

ਆਪਾਂ ਕਹਿ ਦੀਏ ਜੇ ਬੱਚੇ ਨੂੰ ਇੱਕ ਰੁਮਾਲ ਦੇਤਾ ਉਹ ਹਫਤੇ ਬਾਅਦ ਰੁਮਾਲ ਦਾ ਕੰਮ ਕਰਕੇ ਲਿਆਉਗਾ ਉਹ ਬੱਚਾ ਥੋੜੀ ਸਿੱਖ ਸਕਦਾ ਜਿੰਨੀ ਜਲਦੀ ਆਪਾਂ ਕੰਮ ਕਰਾਂਗੇ ਉੰਨੀ ਜਲਦੀ ਬੱਚਾ ਸਿੱਖ ਲੂਗਾ ਸਾਰਾ ਕੁੱਝ ਸਿੱਖ ਸਕਦਾ teacher ਨੇ ਤਾਂ ਸਿਖਾਉਣਾ ਥੋਡੀ NGO ਚ ਕਿੰਨੇ teacher ਲੱਗੇ ਹੋਏ ਮਤਲਬ ਹੈਗੇ ਆਂ ਮਿਲਾਕੇ ਜਿਹੜੇ ਸਿਖਾਉਂਦੇ ਆਂ ਉਹ ਤਾਂ ਹੈਗੇ ਆਂ ਦਸ

ਥੋਡੇ NGO ਚ ਹੋਰ ਕੀ ਕਰਵਾਇਆ ਜਾਂਦਾ ਕੀ ਕਹਿਨੇ ਆਂ stitching ਤੋਂ ਇਲਾਵਾ

ਅੱਛਿਆ ਜਿਹੜੇ ਮਸ਼ੀਨੀ ਕਢਾਈ ਤੇ ਤੁਸੀਂ ਫੁਲਕਾਰੀ ਕਢਾਈ ਕੱਡਦੇ ਹੋ

ਹਾਂ ਉਹ ਸਾਡੇ sale ਹੁੰਦੇ ਆ ਉਹ ਪਤਾ ਕੀ ਹੈ ਜਦੋਂ ਸਿੱਖ ਲੈਂਦਾ ਬੱਚਾ ਨਾ ਫੁਲਕਾਰੀ ਜਿਹੜਾ ਹੱਥ ਸਾਫ਼ ਹੁੰਦਾ ਫ਼ੇਰ ਮਤਲਬ ਕੇ trust ਵਾਲੇ ਉਹਨਾ ਨੂੰ ਆਪਣੇ production ਚ ਰੱਖ ਲੈਂਦੇ ਹਾਂ

ਤੇ ਹਜ਼ਾਰ ਰੁਪਿਆ trust ਵਾਲੇ ਦਿੰਦੇ ਆ ਅੱਛਿਆ ਇਹ ਫ਼ੇਰ ਜਿਹੜੇ ਤੁਸੀਂ ਕਹਿਨੇ ਹੋ ਕਿਆ ਕਹਿਨੇ ਆ ਬੱਚਿਆਂ ਤੋਂ ਕੰਮ ਕਰਵਾਉਂਦੇ ਹੋ ਇਹਦੇ ਵਿੱਚ ਥੋਨੂੰ ਕੀ profit ਹੁੰਦਾ profit ਹੀ ਤਾਂ costing ਕੱਡ ਕੇ

ਤੇ ਜੋ ਵੀ ਮਤਲਬ ਕੇ ਹੈ ਇਹਨਾ ਨੂੰ ਜਿੰਨਾ ਕ ਬਣਦਾ ਇਹਨਾ ਦਾ ਤਰੀਕੇ ਨਾਲ ਉਹਨਾ ਨੂੰ ਦਿੱਤਾ ਜਾਂਦਾ ਜਿਹੜੀ ਆਪਣੀ sale ਹੋਗੀ ਆਪਾਂ ਥੋੜਾ ਜਾ ਮਤਲਬ ਕੇ ਪੈਸਾ ਵਧਾ ਕੇ costing ਤੋਂ ਤੇ ਫ਼ੇਰ ਉਹ ਆਪਾਂ ਨੂੰ ਹੀ profit ਹੋਣਾ

ਵੀ ਕੁੜੀਆਂ ਜਿਹੜੀਆਂ ਫੁਲਕਾਰੀ ਸਿੱਖਦੀਆਂ ਫ਼ੇਰ ਉਹਨਾ ਨੂੰ ਨੀਚੇ artist ਦੇ ਤੋਰ ਤੇ ਕੰਮ ਦਿੱਤਾ ਜਾਂਦਾ

ਕਿਆ ਕਹਿਨੇ ਆ ਚਲੋ ਕਿਆ ਕਹਿਨੇ ਆ ਮੈਂ ਵਧੀਆ ਗੱਲ ਆ ਹਨਾ ਵੀ ਜਿਹੜਾ ਤੁਹਾਡੇ product ਬਣਦੇ ਐ ਜਿਵੇਂ ਉਹ ਤੁਹਾਡੇ sale ਵੀ ਹੁੰਦੇ ਆ ਜਿਵੇਂ ਹੁਣ ਤੁਹਾਡੀ ਕਿਆ ਕਹਿਨੇ ਆ ਤੁਸੀਂ ਨੇ ਮੈਨੂੰ ਦਸਿਆ exhibition ਵੀ ਲੱਗਦੀਆਂ ਨੇ ਤੁਸੀਂ ਕਿੱਥੇ ਕਿੱਥੇ exhibition ਲਗਾਉਂਦੇ ਹੋ ਅਸੀਂ ਦੇਖੋ Bombay ਵੀ ਲਾ ਕੇ ਆਏ ਹਾਂ ਛੱਤੀਸਗੜ੍ਹ ਵੀ ਲਾਕੇ ਆਏ ਹਾਂ ਚੰਡੀਗੜ੍ਹ ਤਾਂ ਸਾਡੀ ਤਕਰੀਬਨ ਚੱਲਦੀ ਓ ਰਹਿੰਦੀ ਆ ਇਹ

exhibition ਦਾ ਇਹ ਹਿਸਾਬ ਹੋ ਜਾਂਦਾ ਸਵੇਰ ਦੇ ਲੱਗੇ ਹੋਏ ਸ਼ਾਮ ਤੱਕ

ਤੇ ਉਹ ਵੀ exhibition ਦਾ ਹੀ ਹਿਸਾਬ ਕਿਤਾਬ ਹੈ ਅੱਛਾ ਵੀ ਤੁਹਾਡੇ ਉਰੇ guest ਵੀ ਆਉਂਦੇ ਆ ਬਾਹਰੋਂ ਦੇਖਣ ਵਾਸਤੇ ਸਮਾਨ ਹਾਂਜੀ guest ਵੀ ਆਉਂਦੇ ਆ ਮਤਲਬ ਕੇ ਜਿਵੇਂ ਹੁਣ ਕਿਸੇ ਨੇ order ਦੇਣਾ ਪਹਿਲੇ ਤਾਂ ਆਪਣਾ ਸਮਾਨ ਹੀ ਦੇਖੁਗਾ ਨਾ

order ਦੇਣਾ ਉਹਨੇ ਚੀਜ਼ ਦੇਖਣੀ ਹੈ ਕਿਸ ਤਰ੍ਹਾਂ ਦੀ ਬਣੀ ਹੋਈ ਹੈ ਕਿਸ ਤਰ੍ਹਾਂ ਦੀ ਨਹੀਂ ਤੇ ਉਹ ਦੇਖ ਏਕ ਫ਼ੇਰ ਸਾਨੂੰ order ਦੇ ਕੇ ਜਾਂਦਾ ਤੇ ਇਸ ਤਰ੍ਹਾਂ ਸਾਨੂੰ ਮਤਲਬ ਕਈ ਮਤਲਬ ਕੇ ਸਾਡੇ ਨਾਲ ਜੁੜੇ ਹੋਏ ਐ ਕੰਮਪਨੀਆਂ ਕਈ ਜੁੜੀਆਂ ਹੋਈਆਂ ਮਤਲਬ ਕੇ ਉਹ ਆਪਣੇ ਸਾਡੇ ਕੋਲ wholesale ਤੇ ਸਮਾਨ ਲਿਜਾ ਕੇ ਆਪਣੇ ਉੱਥੇ sale ਕਰਦੇ ਐ ਅੱਛਿਆ ਜਿਹੜਾ ਤੁਸੀਂ ਕਹਿ ਰਹੇ ਸੀ ਕੀ ਬਾਹਰੋਂ ਪਹਿਲਾਂ ਲੋਕੀ ਆਉਂਦੇ ਨੇ ਵੇਖਦੇ ਨੇ ਸਮਾਨ ਫ਼ੇਰ ਸਾਨੂੰ order ਦਿੰਦੇ ਨੇ ਜਿਹੜਾ ਉਹ ਤੁਹਾਨੂੰ order ਦਿੰਦੇ ਆ ਉਹ ਤੁਸੀਂ ਸਮਾਨ ਬਣਾਉਂਦੇ ਓ ਹਨਾ ਫ਼ੇਰ ਉਹ ਜਿਹੜਾ ਸਮਾਨ ਬਣਿਆ ਹੋਇਆ ਹੁੰਦਾ ਕਿਆ ਕਹਿਨੇ ਆ ਉਹ ਤੁਸੀਂ ਅੱਗਲੇ ਦੇ ਘਰ ਅਮ ਤੱਕ ਪਹੁੰਚਾਉਂਦੇ ਓ ਕੇ ਖੁਦ ਉਹ ਆਪ ਆ ਕੇ ਲੈਕੇ ਜਾਂਦੇ ਨੇ ਸਾਡਾ ਨਾ ਚੰਡੀਗੜ੍ਹ ਇੱਕੀ sector ਹੈ ਜੇ ਉਹ ਮਤਲਬ ਕੇ ਚੰਡੀਗੜ੍ਹ ਵਗੇਰਾ ਚ ਹੈਗੇ ਐ ਫ਼ੇਰ ਤਾਂ ਅਸੀਂ ਇੱਕੀ sector ਭੇਜ ਦਿੰਦੇ ਹਾਂ ਉਹ ਆਪਣੇ ਆਪ ਉੱਥੋਂ ਚੱਕ ਲੈਂਦੇ ਆ ਤੇ ਜਿਹੜਾ ਕਿਤੇ ਬਾਹਰ ਹੈ ਉਹ ਅਸੀਂ ਫ਼ੇਰ courier ਕਰਦੇ ਹਾਂ ਅੱਛਿਆ ਤੁਸੀਂ courier ਵੀ ਕਰ ਦਿੰਦੇ ਹੋ ਨਹੀਂ ਮਤਲਬ ਤੁਹਾਨੂੰ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਜਿਹੜਾ ਤੁਸੀਂ ਸਮਾਨ ਬਣਾਉਂਦੇ ਹੋ ਵੀ courier ਕਰਕੇ ਕਹਿਨੇ ਆ ਅੱਗਲੇ ਤੱਕ ਪਹੁੰਚਾ ਦਿੰਦੇ ਆ ਚਲੋ ਵਧੀਆ ਗੱਲ ਆ ਵੀ ਤੁਸੀਂ ਆਹ ਇਹ ਕੰਮ ਕਰਦੇ ਹੋ

ਕੀ ਮੈਂ ਤੁਹਾਡੀ NGO ਚ ਆਵਾ ਕਿਆ ਕਹਿਨੇ ਆ ਨਾਲੇ ਕੁੱਝ ਆ ਕੇ ਸਿੱਖਣ ਨੂੰ ਮਿਲੇ ਉਸ ਤੋਂ ਇਲਾਵਾ ਸਿੱਖਣ ਤੋਂ ਬਾਅਦ ਕਿਆ ਕਹਿਨੇ ਆ ਵੀ ਮਤਲਬ ਤੁਹਾਡੇ ਜਿਵੇਂ ਤੁਸੀਂ ਕਹਿ ਰਹੇ ਸੀਗੇ ਸਾਡੀ NGO ਚ ਫੁਲਕਾਰੀ ਵਗੇਰਾ ਕੀਤੀਆਂ ਜਾਂਦੀਆਂ ਨੇ ਮੇਰਾ ਦਿਲ ਕਰਿਆ ਵੀ stitching ਤੋਂ ਇਲਾਵਾ ਮੈਂ ਫੁਲਕਾਰੀ ਵੀ ਕਰਾ ਫੁਲਕਾਰੀ ਕਰਕੇ ਕਿਆ ਕਹਿਨੇ ਆ ਦੁਪੱਟੇ ਕੱਡ ਚਲੋ ਠੀਕ ਆ ਮੰਨਿਆ ਕੇ ਮੈਂ ਉੱਥੇ ਨੀ ਮੈਂ ਕੰਮ ਕਰ ਸਕਦੀ ਮੈਂ ਆਪਣਾ ਖੁਦ ਦਾ ਸਿੱਖ ਕੇ ਕਰ ਸਕਦੀ ਹਾਂ ਜਿਵੇਂ ਤੁਸੀਂ ਦੱਸਿਆ ਵੀ ਫੁਲਕਾਰੀ ਦੀ ਬਹੁਤ value ਆ ਵੀ ਮਤਲਬ ਅਮ ਕਿਆ ਕਹਿਨੇ ਆ ਤੁਹਾਡੇ ਦੂਰੋਂ ਦੂਰੋਂ guest ਆਉਂਦੇ ਆ ਜਿਵੇਂ ਤੁਸੀਂ ਦੱਸਿਆ ਸੀ ਕਿਆ ਕਹਿਨੇ ਆ ਇੱਡੀ ਜਗ੍ਹਾ exhibition ਲਗਾਉਣ ਗਏ ਹਾਂ ਜਿਵੇਂ ਕੀ ਇੰਨੀ ਦੁਰ ਛੱਤੀਸਗੜ੍ਹ ਹਨਾ ਇਹੀ

ਅੱਛਿਆ ਚਲੋ ਹਨਾ ਚੰਡੀਗੜ੍ਹ ਤਾਂ normally ਤੁਹਾਡੀਆਂ ਲੱਗਦੀਆਂ ਰਹਿੰਦੀਆਂ ਨੇ ਚਲੋ ਕਿਆ ਕਹਿਨੇ ਹਾਂ ਜਦੋਂ ਮੈਂ ਤੁਹਾਡੀ NGO ਚ ਆਉਂਗੀ ਕਿਆ ਕਹਿਨੇ ਆ ਮੈਨੂੰ ਆਪਣਾ contact number ਵਗੈਰਾ ਦੇ ਦੇਣਾ please ਕਿਆ ਕਹਿਨੇ ਆ ਫ਼ੇਰ ਮੈਂ ਜੇ ਮੈਨੇ ਕੁੱਛ ਕਰਵਾਉਣਾ ਵੀ ਹੋਵੇ ਕਿਆ ਕਹਿਨੇ ਆ ਕਿਸੇ ਨੂੰ ਬਾਹਰੋਂ order ਮੈਂ ਆਪਣੇ ਨਾਲ ਦੇ friends ਨੂੰ ਦੱਸੂਗੀ ਉਹਨਾ ਨੇ order ਵਗੈਰਾ ਦੇਣਾ ਹੋਵੇ ਫ਼ੇਰ ਤੁਹਾਡਾ contact number ਤਾਂ ਹੋਣਾ ਚਾਹੀਦਾ ਹੈ ਜੀ ਤਾਂ ਕਿ ਤੁਹਾਨੂੰ ਅਸੀਂ order ਦੇ ਸਕੀਏ ਆਪਣਾ ਕੰਮ ਕਰਵਾ ਸਕੀਏ ਹਨਾ ਕਿਆ ਕਹਿਨੇ ਆ ਤੁਹਾਡੀ NGO ਚ ਕਿਆ ਕਹਿਨੇ ਆ ਹੋਰ ਵੀ ਕਿਆ ਕਹਿਨੇ ਆ ਫੁਲਾਕਰੀ ਤੋਂ ਇਲਾਵਾ ਚੀਜ਼ਾਂ ਬਣਦੀਆਂ ਹੋਣਗੀਆਂ ਚੀਜ਼ਾਂ ਫੁਲਕਾਰੀ ਚ ਤਾਂ ਬਣਦੀਆਂ ਤੇ ਸਾਡੇ ਮਤਲਬ ਕੇ parlor ਦਾ ਵੀ ਸਿਖਾਇਆ ਜਾਂਦਾ ਕੁੜੀਆਂ ਨੂੰ

parlor ਵੀ ਬੱਚੇ ਸਿੱਖਦੇ ਵੈਸੇ parlor ਤਾਂ ਬਹੁਤ ਜ਼ਿਆਦਾ ਕਿਉਂਕਿ ਮਤਲਬ ਕੇ ਸਸਤਾ ਜਿਹਨੇ ਸਿੱਖਣਾ ਤਾਂ ਅਗਲਾ ਸਸਤਾ ਹੈ ਹਨਾ ਜੇ ਆਪਾਂ parlor ਸਿੱਖਣ ਜਾਈਏ ਤਾਂ ਮਤਲਬ ਕੇ ਜੇ ਊਂ ਕਿਸੇ shop ਤੇ ਸਿੱਖਣ ਜਾਈਏ ਤਾਂ ਪੈਸੇ ਇੰਨੇ ਲੈ ਲੈਣੇ ਆ ਤੇ ਮਤਲਬ ਗਰੀਬ ਬੱਚਾ ਤਾਂ ਰਹੀ ਹੀ ਜਾਂਦਾ ਨਾ ਤੇ ਫ਼ੇਰ ਹੁਣ ਸਾਰੇ ਮਤਲਬ ਕੇ ਉਹਨੇ ਦੋ ਸੋ ਰੁਪਿਆ fees ਭਰਨੀ ਹੈ ਅੱਗੋਂ ਉਹਨਾ ਨੇ ਸਾਰਾ ਕੁੱਝ ਸਿਖਾ ਦੇਣਾ ਸਿਰ ਤੋਂ ਪੈਰ ਤੱਕ ਹਮ ਮਤਲਬ ਤੁਸੀਂ ਜਿਵੇਂ ਕਹਿ ਰਹੇ ਹੋ ਨਾ ਦੋ ਸੋ ਰੁਪਿਆ month ਦੀ ਸਿਰਫ ਦੋ ਸੋ ਛੇ ਮਹੀਨੇ ਦੀ sorry month ਵੀ ਨੀ ਛੇ ਮਹੀਨੇ ਦੀ ਦੋ ਸੋ ਰੁਪੇ fees ਹਨਾ ਉਹਨਾ ਨੇ ਦੋ ਸੋ ਦੇ ਵਿੱਚ ਹੀ ਸਾਰਾ a to z parlor ਸਿਖਾਉਣਾ ਹਨਾ ਪਰ ਫ਼ੇਰ ਵੀ ਬਹੁਤ ਵਧੀਆ ਤੁਹਾਡਾ NGO ਜਿਹੜਾ ਦੋ ਸੋ ਰੁਪਏ ਵਿੱਚ ਆਪਾਂ ਕਹਿਨੇ ਹਾਂ ਪੂਰਾ parlor ਸਿਖਾ ਰਿਹਾ ਜਿਵੇਂ ਹੁਣ ਮੇਰੀ friend ਨੇ ਬਾਹਰ ਸਿੱਖਿਆ ਸੀਗਾ ਉਹਨੇ parlor ਦਾ course ਕੀਤਾ ਸੀਗਾ ਉਹਨੇ ਕਿਆ ਕਹਿੰਦੇ ਹਾਂ ਸਿਰਫ ਇੱਕ ਮਾ ਮੇਰੇ ਖਿਆਲ ਚ ਹਾਂ ਇੱਕ ਸਾਲ ਹੀ ਕੀਤਾ ਕਿਆ ਕਹਿਨੇ ਹਾਂ ਉਹਦਾ ਚਾਲੀ ਹਜ਼ਾਰ ਰੁਪਿਆ ਲੱਗ ਗਿਆ ਹਾਂ ਕਿਆ ਕਹਿਨੇ ਹਾਂ ਚਾਲੀ ਹਜ਼ਾਰ ਜਿਹੜਾ ਉਹਨੇ course ਕੀਤਾ ਉਹਦਾ ਅਲੱਗ ਕੀ ਕਹਿਨੇ ਹਾਂ ਬਾਕੀ ਜਿਹੜਾ ਉਹਦਾ certificate ਬਣਾ ਕੇ ਦਿੱਤਾ ਤੇ ਕਿਆ ਕਹਿਨੇ ਆਂ ਪੰਦਰਾਂ ਤੇ ਵੀਹ ਤਾਂ ਸ਼ਾਇਦ ਉਹਦਾ certificate ਤੇ ਵੀ ਲੱਗ ਗਿਆ ਫ਼ੇਰ ਵੀ ਉਹਦੇ ਬਹੁਤ ਜਿਆਦਾ ਪੈਸੇ ਲੱਗ ਗਏ ਨੇ ਮੈਂ ਆਪਣੀ ਸਹੇਲੀ ਨਾਲ ਗੱਲ ਕਰੁਂਗੀ ਵੀ ਉਹਨੂੰ ਪੁੱਛੂਗੀ ਹਨਾ ਵੀ ਤੂੰ ਇੰਨਾ ਮਹਿੰਗਾ course ਕੀਤਾ ਨਾ ਬਾਹਰ ਕਿਸੇ shop ਤੇ ਵੀ ਜਿਵੇਂ ਇਹੀ NGO ਚ ਕਰਦੀ ਤਾਂ ਸਭ ਤੋਂ best ਸੀਗਾ ਹਨਾ ਵੀ ਕਿਆ ਕਹਿਨੇ ਹਾਂ ਉਹਦਾ ਵੀ ਕੁੱਛ ਫਾਇਦਾ ਹੋ ਜਾਂਦਾ ਕਈ ਵਾਰ ਬੰਦੇ ਕੋਲ ਪੈਸੇ ਹੁੰਦੇ ਵੀ ਏ ਨਹੀਂ ਵੀ ਹੁੰਦੇ ਹਨਾ ਕਿਆ ਕਹਿਨੇ ਹਾਂ ਅੱਗਲੇ ਨੂੰ ਬਹੁਤ ਜਿਆਦਾ struggle ਵੀ ਕਰਨਾ ਪੈਂਦਾ ਹਨਾ ਚਲੋ ਵਧੀਆ ਗੱਲ ਆ ਹਨਾ ਮੈਂ ਤਾਂ ਤੁਹਾਡੇ ਹੀ ਆ ਕੇ ਸਭ ਕੁੱਝ ਸਿਖਾ ਗਈ ਜਿਵੇਂ ਹੁਣ ਤੁਸੀਂ ਨੇ ਮੈਨੂੰ ਦੱਸਿਆ ਨਾ ਵੀ ਸਾਡੇ ਤਾਂ ਸਿਰਫ ਦੋ ਸੋ ਰੁਪੇ ਵਿੱਚ ਹੀ ਛੇ month ਦਾ course ਕਰਵਾਇਆ ਜਾਂਦਾ ਮੈਂ ਤਾਂ ਇੱਥੇ ਹੀ ਸਾਰੇ course ਕਰੁਂਗੀ ਜਿਵੇਂ ਹੁਣ ਤੁਸੀਂ ਨੇ ਕਿਹਾ ਸੀਗਾ ਸਾਡੇ ਮਸ਼ੀਨੀ ਕਢਾਈ ਕਰਵਾਈ ਜਾਂਦੀ ਆ ਫੁਲਕਾਰੀ ਕਰਵਾਈ ਜਾਂਦੀ ਆ stitching ਕਰਵਾਈ ਜਾਂਦੀ ਆ ਇੱਕ ਹੋਰ ਤੁਸੀਂ ਨੇ ਮੈਨੂੰ ਅਲੱਗ ਜਾ ਹੀ ਕੁੱਛ ਨਾਮ ਦੱਸਿਆ ਸੀਗਾ ਜਿਹਦੇ ਵਿੱਚ ਕਿਆ ਕਹਿਨੇ ਆ ਦਰੀਆਂ ਹਾਂ ਉਹ ਦਰੀਆਂ ਕਿਵੇਂ ਬਣਾਉਂਦੇ ਆ ਦਰੀਆਂ ਵਾਸਤੇ ਵੀ ਤੁਹਾਡੇ teacher ਐ ਕੋਈ ਦਰੀਆਂ ਵਾਸਤੇ ਵੀ ਹਾਂ teacher ਹੈਗਾ ਸਾਡਾ ਤੇ ਉਹ ਅੱਡੇ ਤੇ ਬਣਾਈ ਜਾਂਦੀ ਆ

ਅੱਡੇ ਤੇ ਮਤਲਬ ਇੱਕ ਤਾਂ ਸੁਤ ਦੀ ਦਰੀ ਬਣਾਉਦੇ ਹਾਂ ਇੱਕ ਪਸ਼ਮ ਦੀ ਦਰੀ ਬਨਾਨੇ ਐ

ਦਰੀਆਂ ਦਾ ਵੀ ਕੰਮ ਦਰੀਆਂ ਤੋਂ ਸਾਡੇ ਇੱਕ ਛੋਟੇ ਛੋਟੇ mat ਵੀ ਬਣਦੇ ਆ ਤੇ ਇੱਕ wine bottle cover ਵੀ ਬਣਦੇ ਆ

ਹਾਂ bottle cover ਤੇ ਇੱਕ lunch bag ਵੀ ਬਨਾਨੇ ਹਾਂ ਅਸੀਂ

ਹਾਂ ਉਹ ਵੀ ਮਤਲਬ ਕੇ ਦਰੀਆਂ ਦਾ ਕੰਮ ਵੀ ਸਿਖਾਇਆ ਜਾਂਦਾ ਤੇ ਸਾਡੇ ਤਾਂ parlor ਦਾ ਜਿਵੇਂ ਉਰੇ ਤੋਂ ਸਿੱਖ ਕੇ parlor ਖੋਲਿਆ ਹੋਇਆ ਕਿਸੇ ਨੇ ਤੇ stitching ਦਾ ਸਿੱਖ ਕੇ boutique ਖੋਲੇ ਹੋਏ ਐ ਉਹ ਤੋਂ ਸਿੱਖ ਕੇ ਬੱਚੇ ਬਾਹਰ ਜਾ ਕੇ ਕੋਈ ਨਾ ਕੋਈ ਕੰਮ ਲੱਗੇ ਹੋਏ ਐ ਕੋਈ ਮਤਲਬ ਕੇ ਏਨ ਬਹੁਤ ਅੱਛੀ ਤਰ੍ਹਾਂ ਸਿਖਾਇਆ ਜਾਂਦਾ trust ਵਿੱਚ ਚਲੋ ਫ਼ੇਰ ਤਾਂ ਵਧੀਆ ਗੱਲ ਆ ਹਨਾ ਮੈਂ ਤਾਂ ਜਰੂਰ ਸਿੱਖੁਗੀ ਤੁਸੀਂ ਨੇ ਇੰਨਾ ਕੁੱਛ ਦੱਸਿਆ ਹਨਾ ਇੰਨੀਆਂ ਚੀਜ਼ਾਂ ਦੱਸਿਆ ਮੈਨੂੰ ਜਿਹੜਾ ਮਰਜ਼ੀ course ਕਰਲਾ ਭਾਵੇਂ ਇੱਕ ਸਾਲ ਦੇ ਵਿੱਚ ਮੈਂ ਤਾਂ ਕਹਿਣੀ ਹਾਂ ਚਾਰੇ course complete ਕਰਲੋ ਜਿਵੇਂ ਹੁਣ ਤੁਸੀਂ ਨੇ ਕਿਹਾ ਵੀ ਕਿਆ ਕਹਿਨੇ ਆ ਆਪਾਂ ਛੇ month ਦੇ ਵਿੱਚ ਦੋ course ਕਰ ਸਕਦੇ ਹਾਂ ਹਾਂ ਕਿਆ ਕਹਿਨੇ ਹਾਂ ਵੀ ਸਾਰੇ course ਜਿਹੜੇ ਜਿਹੜੇ ਤੁਸੀਂ ਦੱਸੇ ਆ ਮੈਨੂੰ ਬਹੁਤ ਵਧੀਆ ਲੱਗੇ ਆ ਤੁਹਾਡਾ course ਜਿਹੜਾ painting ਦਾ painting ਦਾ ਮੈਨੂੰ ਬੜਾ ਸ਼ੋਂਕ ਆ ਕਿਆ ਕਹਿਨੇ ਆ paint ਕਰਨ ਦਾ ਮੈਨੂੰ ਬਹੁਤ ਜ਼ਿਆਦਾ ਸ਼ੋਂਕ ਆ ਕਿਆ ਕਹਿਨੇ ਹਾਂ ਮੈਂ ਤਾਂ paint ਦਾ ਵੀ course ਪੱਕਾ ਸਿਖਾਂ ਗੀ ਕਿਉਂਕਿ ਖੁਦ ਨੂੰ ਇੰਨਾ ਜਿਆਦਾ ਉਹ ਹੁੰਦਾ ਕੀ ਮੈਂ ਆਪਣੇ ਹੀ ਸੂਟ ਤੇ paint ਕਰਕੇ ਸੋਹਣੇ ਸੋਹਣੇ ਹਨਾ ਫੁੱਲ ਬੁੱਟੇ ਪਾਵਾਂ ਫ਼ੇਰ ਉਹਨਾ ਨੂੰ

ਫ਼ੇਰ ਬਾਕੀ ਤੁਹਾਨੂੰ ਤੁਸੀਂ ਕਹਿਨੇ ਹੀ ਦੂਰ ਤੇ ਕੁੜੀਆਂ ਆਉਂਦੀਆਂ ਨੇ ਤੁਹਾਡੇ local ਵਗੈਰਾ ਕੁੜੀਆਂ ਵੀ ਲੱਗੀਆਂ ਹੋਣਗੀਆਂ ਸਾਰੀਆਂ ਹੀ ਮਤਲਬ ਤੁਹਾਡੇ ਇਹ ਤਾਂ ਨੀ ਹੈਗਾ ਵੀ ਕੇ ਸਿਰਫ ਕੀ ਕਹਿਨੇ ਹਾਂ journal knowledge ਚ ਕਈ ਕਹਿ ਦਿੰਦੇ ਆ ਵੀ ਆਹੀ cast ਦੀਆਂ ਕੁੜੀਆਂ ਲੱਗ ਸਕਦੀਆਂ ਵੀ ਇੱਦਾਂ ਦੀ ਕੋਈ problem ਤਾਂ ਨੀ ਆਉਂਦੀ ਹੈਗੀ ਨਹੀਂ ਨਹੀਂ ਸਾਡੇ ਤਾਂ ਜਿਹੜੀਆਂ ਮਰਜ਼ੀ ਕੁੜੀਆਂ ਆ ਜਾਣ ਸਾਰੀਆਂ ਲੱਗ ਸਕਦੀਆਂ ਅੱਛਾ ਕੋਈ ਵੀ ਮਤਲਬ ਕੀ ਉਰੇ ਆ ਕੇ course ਕਰ ਸਕਦੀ ਆ ਤੁਹਾਡੇ ਕੋਈ NGO ਚ ਰੋਕ ਟੋਕ ਨੀ ਹੈਗੀ ਹਨਾ ਚਲੋ ਵਧੀਆ ਗੱਲ ਆ ਮੈਨੂੰ ਤੁਹਾਡੀ NGO ਬਹੁਤ ਵਧੀਆ ਲੱਗੀ or ਮੈਂ ਤੁਹਾਡੀ NGO ਚ ਜਰੁਰ ਆ ਕੇ ਜਾਵਾਗੀ or course ਵੀ ਜਰੁਰ ਕਰਾਂਗੀ

ਅੱਜ ਨਹੀ ਅਨੁਪਮਾ ਦੇਖਦੇ ਹੋ ਤੁਸੀਂ ਹਾਂਜੀ ਅਨੁਪਮਾ ਦੇਖਦੇ ਹਾਂ ਹਾਂਜੀ but ਅੱਛਾ ਨਾਟਕ ਹੈ ਉਹ ਵਾਲਾ ਵੀ

ਕਿੰਨਾ ਕੁਛ ਸਿੱਖਣ ਨੂੰ ਮਿਲਦਾ ਉਹਦੇ ਵਿਚੋਂ ਹਾਂਜੀ ਬਹੁਤ ਅੱਛਾ ਮਤਲਬ ਕੀ ਉਹਦੀ ਬਹੁਤ ਕੁਛ ਹੈ ਮਤਲਬ ਕੀ ਆਪਾਂ ਨੂੰ ਕਰਦੇ ਨੇ ਉਹ

ਯਾ ਜਿਵੇਂ ਪਹਿਲਾਂ ਸੀਗੀ ਪਾਖੀ ਹਨਾ ਮਤਲਬ

ਤੇ ਉਹ ਕਰਦੀ ਹੁੰਦੀ ਸੀਗੀ ਵੀ ਅਸੀਂ ਮਤਲਬ ਕਿ ਆਪਣੀ ਜਿੱਦ ਜੀ ਰੱਖਣੀ ਆਪਣੇ ਦੇਖਣਾ ਵੀ ਮੈਂ ਹੀ ਮੈਂ ਹਾਂ ਜੋ ਵੀ ਹੈ

ਹੁਣ ਤਾਂ ਮਲਬ ਬਹੁਤ ਜਿਆਦਾ ਸੁਧਰਗੇ ਹਾਂ ਬਹੁਤ ਫਰਕ ਪੈਗਿਆ ਉਹਨਾਂ ਨੂੰ ਵੀ ਹੁਣ ਤਾਂ ਅਧਿੱਕ ਨੂੰ ਵੀ ਸਮਝਣ ਲੱਗ ਗਈ ਮਤਲਬ ਆਪ ਉਹ ਅਧਿੱਕ ਦੇ ਨਾਲ ਬਦਲ change ਹੋਗੀ